ਅਧਿਅਨ ਕਰਨ ਵਿਚ ਸਾਡੀ ਮਦਦ ਕਰਦੇ ਹਨ ਜੀਵਨ ਵਿਗਿਆਨ ਅਤੇ ਬਨਸਪਤੀ ਵਿਗਿਆਨ ਸਾਨੂ ਆਪਣੇ ਆਲੇ ਦਵਾਲੇ ਦੇ ਜਾਨਵਰਾਂ ਤੇ ਪੌਦਿਆਂ ਬਾਰੇ ਜਾਨਣ ਵਿਚ ਮਦਦ ਕਰਦੇ ਦਵਾਈ ਵੀ ਇਕ ਵਿਗਿਆਨ ਹੈ ਇਹ ਪਤਾ ਲਗਾਉਣ ਵਿਚ ਮਦਦ ਕਰਦੀ ਹੈ ਕੇ ਮਨੁੱਖ ਦਾ ਸ਼ਰੀਰ ਵਿਗਿਆਨਿਕ ਕਿਵੇਂ ਕੰਮ ਕਰਦਾ ਹੈ ਰਸਾਇਣਿਕ ਵਿਗਿਆਨ ਸਾਨੂ ਵੱਖ ਵੱਖ ਰਸਾਇਣਿਕ ਪ੍ਰਤੀਕਿਰਿਆਵਾਂ ਅਤੇ ਇਸ ਦਵਾਰਾ ਬਨਾਏ ਉਤਪਾਦਾਂ ਨੂੰ ਸਮਝਣ ਵਿਚ ਮਦਦ ਕਰਦਾ ਹੈ। ਇਸੇ ਤਰ੍ਹਾਂ ਸਾਨੂ ਭੌਤਿਕ ਵਿਗਿਆਨ ਦੇ ਵੱਖ ਵੱਖ ਸਿਧਾਂਤਾਂ ਰਾਹੀਂ ਪ੍ਰਕਾਸ਼ ਆਵਾਜ਼ ਤਾਪ ਅਤੇ ਬਿਜਲੀ ਦੇ ਵਰਤਾਰਿਆਂ ਦੀ ਵਿਆਖਿਆ ਕੀਤੀ ਗਈ ਹੈ ਦੂਸਰੇ ਪਾਸੇ ਦੂਸਰੇ ਸਿਰੇ ਤੋਂ ਇਹ ਪਤਾ ਲੱਗਦਾ ਹੈ ਕੇ ਕੋਈ ਸ਼ੋਭਾ ਸਿੰਘ ਯਾ ਚਿੱਤਰਕਾਰ ਇਕ ਵਧੀਆ ਚਿੱਤਰ ਬਣਾ ਰਿਹਾ ਹੈ ਅਤੇ ਉਸ ਦੀਆ ਕਾਪੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਹ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਅਹ ਗ੍ਰਹਿਆਂ ਗਲੈਕਸੀਆਂ ਬਾਰੇ ਹੋਰ ਜਾਨਣ ਵਿਚ ਸਾਡੀ ਮਦਦ ਕਰਦੇ ਹਨ ਜੋ ਕੇ ਬੋਹੋਤ ਦੂਰ ਹਨ। ਵਿਗਿਆਨੀ ਵਿਗਿਆਨ ਦੀ ਉਹ ਵਿਸ਼ਾਲ ਸ਼ਖਾ ਏ ਜਿਸਦਾ ਅਧਿਅਨ ਕਰਕੇ ਅਸੀਂ ਚੀਜ਼ਾਂ ਦੇ ਅੰਦਰੂਨੀ ਸੱਚ ਨੂੰ ਜਾਣ ਸਕਦੇ ਆ ਅਤੇ ਸਾਡੇ ਵਿਗਿਆਨ ਦਾ ਪ੍ਰਭਾਵ ਇੰਨਾ ਵਿਸ਼ਾਲ ਹੈ ਕੇ ਸਾਡੀ ਜੀਵਨ ਸ਼ੈਲੀ ਦੇ ਨਾਲ ਨਾਲ ਜੀਵਨ ਪ੍ਰਤੀ ਸਾਡੇ ਨਜ਼ਰੀਏ ਨੂੰ ਬਦਲ ਦਿਤਾ ਹੈ। ਉਮੀਦ ਹੈ ਅੱਜ ਦਾ ਵਿਚਾਰ ਬੋਹੋਤ ਵਧੀਆ ਲੱਗਿਆ ਹੋਵੇਗਾ ਧੰਨਵਾਦ ਜੀ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

ਰਾਤ ਵੀ ਬਾਹਲੀ ਹੋਗੀ ਨਹੀਂ।

ਮੈਂ ਕਿਹਾ ਰਾਤ ਵੀ ਬਾਹਲੀ ਹੋਗੀ ਬਾਰਾਂ ਵੀ ਵੱਜਣ ਵਾਲੇ ਆ। ਹਾਂਜੀ।

ਸਾਡੇ ਘਰ ਦੇ ਪਿਛੇ ਹੁਣ ਤਾ ਬਿਲਡਿੰਗ ਵੀ ਬਾਨਗੀ ਹਿਕ ਕਮਰੇ ਬਣ ਗਏ।

ਤੇ ਪਹਿਲਾਂ ਕੁਜ ਵੀ ਨਹੀ ਸੀਗਾ ਏ ਮਤਲਬ ਏਥੇ ਨਾ ਇਕ ਓਹਦਾ ਪੇੜ ਸੀਗਾ ਸਾਡੇ ਅਮਰੂਦ ਦਾ ਤੇ ਆੜੂ ਦਾ ਲਾਏ ਹੋਏ ਸੀਗੇ ਦੋ ਪੇੜ ਸੀਗੇ।

ਇਕ ਵਾਰੀ ਨਾ ਕੰਧ ਟਪਕੇ ਰਾਤ ਨੂ ਬਾਰਾ ਬਾਰਾ ਬਜ ਰਹੇ ਸੀਗੇ ਇਹੀ ਟਾਈਮ ਹੋ ਰਿਹਾ ਸੀਗਾ ਅਸੀਂ ਸਾਰੇ ਸੋ ਰਹੇ ਸੀਗੇ ਤੇ ਕਮ ਕਹਿੰਦੇ ਚੋਰ ਸੀਗਾ ਹੁਣ ਮੈਨੂ ਨੀ ਲਗਦਾ ਵੀ ਚੋਰ ਹੋਣਾ ਹੈ ਓਹ ਕਿਉਂਕਿ ਇਥੇ ਨਾ ਸਾਡੇ ਕਹੀ ਕੋਹੀਆਂ ਸਾਰਾ ਕੁਜ ਪਇਆ ਹੋਇਆ ਸੀਗਾ ਕਿਉਂ ਕੇ ਮੇਰੇ। ਆਪਾਂ ਨਾ ਜਿਹੜੀਆਂ ਖਾਲੀ ਜਗਾ ਹੈ ਨਾ ਇਥੇ ਸਬਜੀਆਂ ਵੁਬ੍ਜਿਆਂ ਲਾ ਲੈਣੇ ਆ ਆਪਣੇ ਖਾਣ ਵਾਸਤੇ।

ਹਾਂਜੀ ਸਬਜੀਆਂ ਵੀ ਲਾਈਆਂ ਹੋਈਆਂ ਸੀਗੀਆਂ ਤੇ ਓਹ ਨਾ ਕੰਧ ਟਪਕੇ ਆਯਾ ਭਾਈ ਇਧਰੋ ਦੀ ਪਤਾ ਨੀ ਕਿਥੇ ਤੇ।

ਆਕੇ ਮੇਰੇ ਪਾਪਾ ਆਲੇ ਇਧਰ ਅੰਦਰ ਪਾਪਾ ਹਕੇ ਬਕੇ ਜੇ ਹੋਕੇ ਹੋਦੇ ਓਠੇ ਤੇ ਬਾਹਰ ਸ਼ੋਰ ਮਚ ਰਿਹਾ ਪੁਲਿਸ ਪਿਛੇ ਲਗੀ ਹੋਈ ਸੀਗੀ।

ਵੀ ਚੋਰ ਆਇਆ ਚੋਰ ਆਇਆ ਓਹ ਏਧਰੋ ਦੀ ਕੰਧ ਟਪਕੇ ਭਜ ਗਿਆ ਹੁਣ ਮੇਰੇ ਪਾਪਾ ਓਹਦੇ ਪਿਛੇ ਪਿਛੇ ਡੰਡਾ ਲੈ ਕੇ ਆਏ ਓਹ ਉਥੇ ਭਾਈ ਕਹੀ ਪਈ ਹੋਈ ਸੀਗੀ ਓਹਨੇ ਮਾਰਨੀ ਸੀਗੀ ਚੱਕ ਕੇ। ਤੇ ਓਹ ਏਨੇ ਨੂ ਨਿਕਲ ਗਇਆ ਤੇ ਮੇਰੇ ਪਾਪਾ ਪਤਾ ਕੀ ਕਹਿੰਦੇ ਏਧਰੋ ਦੀ ਗਇਆ ਏਧਰੋ ਦੀ ਗਇਆ ਹੁਣੀ ਗਇਆ ਓਹਦੇ ਪਿਛੇ ਲਗ ਜੋ ਚਾਰ ਜਣੇ ਓਧਰ ਤੋ ਜਾਓ ਅਧੇ ਇਧਰ ਤੋ ਜਾਓ ਬਾਕੀ ਉਰੇ ਮੈਂ ਖੜਾ ਹੁਣਾ। ਏਨਾ ਬਸ ਅਸੀਂ ਇਨੇ ਜਿਆਦਾ ਡਰ ਗਏ ਨਾ ਸਾਰੇ ਦੇ ਸਾਰੇ ਵੀ ਨਾ ਏਧੇਰ ਹੀ ਲੁਕਿਆ ਹੂਆ ਹੋਣਾ ਏ ਓਹਨੇ ਏਧੇਰ ਆਕੇ ਨਾ ਵਡ ਦੇਣਾ।

ਨਹੀ ਜਿਥੇ ਤੁਸੀਂ ਰਹਿੰਦੇ ਹੋ ਹੁਣ।

ਹੁਣ ਪਤਾ ਇਕ ਚੋਰੀ ਹੋਈ ਸੀਗੀ ਤੁਸੀਂ ਵੀ ਨਾ ਧਿਆਨ ਰਖਿਆ ਕਰੋ ਥੋੜਾ ਜਾ ਕਮਰਾ ਕੁਮਰ ਆਰਾਮ ਨਾਲ ਬੰਦ ਕਰਕੇ ਸੋਇਆ ਕਰੋ ਹੁਣੇ ਦੀ ਗਲ ਆ ਜਦੋ ਅਸੀਂ ਵਰਿੰਦਾਬਨ ਗਏ ਸੀਗੇ ਓਸਤੋ ਪਹਿਲਾਂ ਦੀ ਗੱਲ ਹੈ ਦੋ ਤਿਨ ਦਿਨ ਪਹਿਲਾਂ ਦੀ ਤੇ। ਕੀ ਕਹੰਦੇ ਆ ਸਾਡੇ ਨਾ ਏਧਰ ਜੇੜੀ ਬਿਲਡਿੰਗ ਬਣ ਰਹੀ ਆ ਇਹ ਪਿਛੇ।

ਇਥੇ ਨਾ ਪਿਛੇ ਤੋ ਜੇਹੜਾ ਇਹਨਾ ਦਾ ਪਹਲਾ ਵਾਲਾ ਗੇਟ ਆ ਓਦਰ ਤੋ ਚੜ੍ਹ ਕੇ ਕੋਈ ਸਾਡੀ ਤੇ ਉਤਰਿਆ ਆਰਾਮ ਨਾਲ ਅਵਾਜ ਆਈ ਮਮੀ ਉਰਆ ਜਾਗ ਰਹੇ ਸੀਗੇ ਇਹੀ ਟਾਈਮ ਸੀਗਾ ਸਾਡੇ ਗਿਆਰਾਂ ਵਜ ਰਹੇ ਸੀਗੇ। ਉਸ ਟਾਈਮ ਤੇ ਕੀ ਕਹਨੇ ਆ ਓਹਨੇ ਨਾ ਧਮ ਧਮ ਦੀ ਅਵਾਜ਼ ਆਈ ਉਪਰ ਤੋ ਮਮੀ ਅਨ ਮਾਮੀ ਕਹੰਦੇ ਕੁਛ ਹੇਗਾ ਓਪ੍ਰੋ ਕੋਈ ਉਤਰਿਆ ਪਾਪਾ ਕਹਿਣ ਕੁਛ ਨੀ ਹੋਇਆ ਪਾਪਾ ਘੋੜੇ ਵੇਚ ਕੇ ਸੋਏ। ਕੁਤੀ ਸਾਡੀ ਸੋ ਰਹੀ ਆ ਦਰਵਾਜਾ ਖੋਲਿਆ ਪਿਆ ਓਹ ਆਇਆ ਸੀਗਾ ਸਾਡੇ ਘਰ ਚੋਰੀ ਚੋਰੀ ਕਰਨ ਵਾਸਤੇ।

ਉਪਰ ਅਗੇ ਜਾਕੇ ਨਾ ਜੇਹੜਾ ਇਹ ਨੀਮ ਦਾ ਪੇੜ ਹੇਗਾ ਉਸਤੋ ਅਗੇ ਦੋ ਤਿਨ ਘਰ ਆ ਪਾਰਲਰ ਹੇਗਾ ਓਹ ਨਾਲੇ ਭਾਭੀ ਦੇ ਘਰ ਚਲਾ ਗਿਆ ਓਹ ਉਤਰ ਕੇ ਤੇ ਉਥੇ ਜਾਕੇ ਨਾ ਓਹਨਾ ਦੇ ਕਮਰੇ ਦੇ ਵਿਚ ਵੜ।

ਕੁਰਸੀ ਤੇ ਪੈਰ ਰਖਕੇ ਕੰਧ ਤੇ ਚੜਿਆ ਓਦਰ ਤੋ ਟਪਕੇ ਫੇਰ ਓਹ ਚਲਾ ਗਿਆ। ਹੁਣ ਭਾਭੀ ਮੰਨੂ ਕਵੇ ਹਾਂਜੀ।

ਹੋਰ ਪਤਾ ਨਸ਼ੇੜੀ ਹੁੰਦੇ ਆ ਜੇਹੜੇ ਨਸ਼ੇੜੀ ਹੁੰਦੇ ਆ ਓਹ ਨਾ ਇੰਵੇ ਚੋਰੀ ਕਰਦੇ ਆ ਅੱਜ ਕਲ ਫੋਨ ਫੂਨ ਜ਼ਿਆਦਾ ਚੁਕਦੇ ਆ ਇਹ ਤੇ ਭਾਭੀ ਦਾ ਕਮਾ ਕੇ ਖਾਨ ਲੇਨ ਜਿਨਾ ਇਹ ਏਦਾ ਕਰਦੇ ਨਾ ਇਹ ਓਹੀ ਤਾ ਹੁਣ ਭਾਭੀ ਦਾ ਇਨਾ ਦਿਮਾਗ ਖਰਾਬ ਮੂਡ ਖਰਾਬ ਓਹ ਕਹਿਣ ਵੀ ਪੂਜਾ ਸਾਡੇ ਦੋਵੇ ਫੋਨ ਚੋਰੀ ਹੋਗੇ। ਮੈਂ ਭਾਭੀ ਕਦ ਹੋਏ ਮੈਂ ਕੇਹਾ ਸਾਡੇ ਵੀ ਇਸਤਰਾ ਇਸਤਰਾ ਉਤਰੇ ਭਾਭੀ ਕਹਿੰਦੀ ਹੈਂ ਕਹਿੰਦੀ ਓਹ ਥੋਡੇ ਕਨਿਓ ਉਤਰ ਕੇ ਸਾਡੇ ਕਾਨੀ ਆਇਆ ਸੀਗਾ ਇਧਰੋ ਦੀ ਚੋਰੀ ਕਰਕੇ ਲੈ ਗਿਆ ਫੇਰ ਓਹਨਾ ਦੀ ਕੰਧ ਵੀ ਛੋਟੀ ਛੋਟੀ ਜੀ ਆ ਨਾ ਇਸ ਕਰਕੇ।

ਹਾਜੀ ਹੁਣ ਤਕ ਨੀ ਮਿਲੇ ਓਹਦੇ ਓਹਦੀ ਰਿਪੋਰਟ ਵਗੇਰਾ ਵੀ ਲਿਖਾਈ ਸੀਗੀ ਪੁਲਿਸ ਦੇ ਵਿਚ ਪਰ ਮਿਲੇ ਨੀ ਫੋਨ। ਰਿਪੋਰਟ ਲਿਖਾਉਣ ਨਾਲ ਕੁਜ ਨਹੀ ਹੋਣਾ ਜੇਹੜੇ ਗਵਾਚ ਗਏ ਓਹ ਗਵਾਚ ਗਏ ਨੀ ਆਪ ਪਤਾ ਕਿਆ ਕਹਿ ਰਹੇ ਦੀਦੀ ਪੁਲਿਸ ਆਲੇ ਘੁਮਦੇ ਆ ਹੁੰਦੇ ਨਾ ਇਹ ਪਤਾ

ਫੋਨ ਕੋਈ ਕੰਨ ਪਰ ਲਗਾ ਕੇ ਤੂਰਿਆ ਆਉਗਾ ਇਹ ਬੋਲਣਗੇ ਕੰਨ ਤੇ ਫੋਨ ਥਲੇ ਉਤਾਰ ਕੇ ਤੂਰੋ ਕੰਨ ਤੇ ਫੋਨ ਥਲੇ ਉਤਾਰ ਕੇ ਤੂਰੋ ਤੁਹਾਡਾ ਖੋ ਕੇ ਲੈ ਜਾਣਾ ਨਹੀ ਤੁਹਾਡਾ ਕਿਆ ਕਾਮ ਆ ਤੁਸੀਂ ਖੋ ਕੇ ਜਿਹੜੇ ਖੋ ਕੇ ਤੁਸੀਂ ਓਹਨਾ ਨੂ ਨਹੀ ਫਕੜ ਸਕਦੇ ਕਿਆ ਬੰਦਾ ਸਹੀ ਗੱਲ ਏ।

ਇਹ ਨਾ ਦੇਖੋ ਰਾਤ ਨੂ ਸੋਏ ਹੋਏ ਸੀਗੇ ਇਹਨਾ ਨੂ ਪਤਾ ਵੀ ਨਹੀ ਲਗਿਆ ਮੰਨੂ ਲਗਦਾ ਕੁਛ ਸੁਗਾਇਆ ਸੀਗਾ ਇਹਨਾ ਨੂੰ। ਹੋ ਸਕਦਾ ਇਦਾ

ਸਲਾਮ ਕੀ ਹਾਲ ਆ ਅੱਜ ਬੜਾ ਖੁਸ਼ ਏਂ

ਖੁਸ਼ ਰਵੋ ਜਾ ਨੀ ਮੈ ਸੱਚ ਖੁਸ਼ ਆ ਏਦਾਂ ਈ ਖੁਸ਼ ਰਹੇ ਰੱਬ ਹਮੇਸ਼ਾ ਈ ਤੈਨੂੰ ਏਦਾਂ ਈ ਖੁਸ਼ ਰੱਖੇ ਓ ਡਈ ਆ ਵੇਖਣ ਓ ਹਾਸੇ ਵਾਲਾ ਹੀ ਉਹ ਚੁਟਕਲਾ ਜੇਆ ਹੀ ਸ਼ੇਅਰ ਚੈਟ ਤੇ ਨਈ ਆ ਠੀਕ ਆ ਹੋ ਹੋਰ ਕਿਵੇਂ ਠੀਕ ਏ ਤੂੰ ਕਹਿਣ ਡਈ ਹੀ ਗੁਰਦਾਸਪੁਰ ਜਾਣਾ ਗਈ ਨੀ ਫੇਰ ਨਾ ਗੁਰਦਾਸਪੁਰ ਫਿਰ ਮੈ ਕਹਿਣ ਡਈ ਸੀ ਕਿ ਹੁਣ ਛੁੱਟੀਆਂ ਪੈ ਜਾਨ ਫੇਰ ਈ ਜਾਵਾਂਗੀ ਛੁੱਟੀਆਂ ਕਿੰਨੀਆਂ ਕਦੋ ਪੈਣੀਆਂ ਆਜੁ ਹੁਣ ਜੇ ਛੁੱਟੀਆਂ ਪੈ ਜਾਣੀਆਂ ਦੀਦੀ ਤੁਹਾਨੂੰ ਚੇਤਾ ਭੁੱਲ ਗਿਆ ਹੈਂ

ਆਹ ਵੇਖ ਕਲੈਂਡਰ ਤੇ ਦਿੱਤਾ ਹੋਇਆ ਆ ਮੈ ਤੁਹਾਨੂੰ ਹੁਣੇ ਈ ਦਹ ਦਿੰਨੀ ਆ ਦੱਸਦੋ summer vacation ਦੋ ਤੋਂ ਸ਼ੁਰੂ ਤੇ ਇੱਕ ਤੇ parents meeting ਹੋਣੀ ਆ examination ਪੇਪਰ show ਕਰਨੇ ਉਹਨਾਂ ਨੇ marks ਦੱਸਣੇ ਬੱਚਿਆਂ ਦੇ ਠੀਕ ਏ

ਛੁੱਟੀਆਂ ਸ਼ੁਰੂ ਆ ਦੋ ਜੂਨ ਤੋਂ ਮਾਇਕਲ ਵੀ ਤੇ ਇਹ ਕਹਿਣ ਡਆ ਹੀ ਵੀ ਅੱਜ ਛੁੱਟੀਆਂ ਐਤਕੀ ਜੰਮੂ ਕੱਟ ਕੇ ਆਉਣੀਆਂ ਮੈ ਕਾ ਚਲੋ ਠੀਕ ਆ ਹਾਂ ਚੰਗੀਆਂ ਗਰਮੀਆਂ ਚ ਓਥੇ ਜਾਓਗੇ ਤੇ ਕਾਲੇ ਵੀ ਹੋ ਕੇ ਆਓਗੇ ਫੇਰ

ਨਾਨਕੇ ਥੋੜੀ ਛੱਡ ਦੇਣੇ ਕਾਲੇ ਹੋਣ ਨਾਲ ਰੰਗ ਵੱਲ ਵੇਖਣਾ ਕਿ ਨਾਨਕੇ ਵੇਖਣੇ ਆ ਰੰਗ ਤਾਂ ਅੱਗੇ ਬੜੇ ਸੋਹਣੇ ਓ ਫੇਰ ਹੋਰ ਜ਼ਿਆਦਾ matching ਦੂਜੇ ਹੋਜਾਂਦੇ ਆ ਨਾ

ਤੇ ਜੇ ਕਾਲੇ ਕਪੜੇ ਸਵਾਦੀਏ ਫੇਰ ਤੇ ਐਤਕੀ ਤੇ ਫੇਰ ਕੀ ਆ ਕਾਲੇ ਵਧੀਆ ਸਗੋਂ

ਕਾਲੇ ਈ ਕਪੜੇ ਸਵਾਦੀਏ ਚਾਰੇ ਨਿਆਣਾ ਦੇ

ਤੇ ਓਦਰ ਸਿਮਰਨ ਤੇ ਠੀਕ ਆ ਨਈ ਇਹਨੂੰ ਕਾਲਾ ਸੂਟ ਸਵਾ ਕੇ ਦੇ ਸਲਵਾਰ ਕਮੀਜ਼ ਦੇ ਉੱਤੇ ਫੀਤੀਆਂ ਵਾਲਾ ਇਕ ਲਿਆ ਕੇ ਦੇਣ ਬਣਾ ਕੇ ਦੇ

ਚੰਗ ਚੰਗਾ ਚੰਗਾ ਕੰਮ ਏਦਾਂ ਏਦੀ ਟੋਲੀ ਮਾਮੂ ਦਵਾਉਣਾ ਈ ਆ ਓਥੇ ਨਈ ਪਿਸਤੌਲ ਵੀ ਲਿਆ ਕੇ ਰੱਖੀ ਆ ਓਹਨੇ ਗੰਨਾਂ ਰੱਖੀਆਂ ਵਾ ਆ ਲੈਕੇ ਓ ਲੈਕੇ ਜਾ ਤੇ ਨਾਲੇ ਪੋਇੰਕ ਵਾਲਾ ਸੂਟ ਅੱਛਾ ਗੋਗਾ ਦੀ ਕਹਿੰਦੀ ਕੋਇਨੀ ਫੇਰ ਕੀ ਮੈ ਹਾ ਮੈ ਨੀ ਲਿਆਰੀ ਇਹ ਲੜਦਾ ਬੜਾ ਮੈ ਨੀ ਲਿਆਉਣਾ ਕਹਿੰਦੀ ਕੋਇਨੀ ਤੂੰ ਲੈ ਆਈ ਇਹਨੂੰ ਕਹੀਂ ਗੋਗਾ ਮਾਸੀ ਨਾਲ ਲੜਲਾ ਹਮ ਤੂੰ ਕੋਇਨਾ ਕੋਇਨਾ ਤਾਂ ਲੜਦਾ ਈ ਹੁੰਦਾ ਆ ਨਾਨਕਿਆਂ ਨਾਲ ਬੱਚਾ ਨਈ ਇਹ ਖਿਜਾਉਂਦੀਆਂ ਬੜਾ ਵ ਦੀਦੀ ਖਿਜਾਉਂਦੀਆਂ ਨੇ ਜਾਨ ਕੇ ਅਸ਼ਾ ਆਹੋ ਕਹਿੰਦੀ ਛੇੜਨ ਦਾ ਮਜਾ ਆਉਂਦਾ ਤੇ ਉਹ ਫੇਰ ਤੈਨੂੰ ਪਤਾ ਈ ਫੇਰ ਨਈ ਓਸਤ੍ਰਾਂ ਹੁਣ ਤੇ ਫਰਕ ਪੈ ਗਯਾ ਆ ਪਰ ਨਾ ਫੇਰ ਇਹ ਹੱਸਦੀ ਆ ਕਹਿੰਦੀ ਮਾਸੀ ਮੈਨੂੰ ਤਾਂ ਬੜਾ ਮਜਾ ਆਉਂਦਾ ਈ ਇਹਨੂੰ ਛੱਡ ਜਾ ਇਥੇ ਹੀ ਮੈ ਕਾ ਚੰਗਾ ਅਸ਼ਾ ਅਸ਼ਾ ਮੈ ਹਾ ਸੁਣਦੀ ਰਹਿ ਫੇਰ ਗੱਲਾਂ ਏਦੇ ਕੋ ਹਮ ਲੇਕਿਨ ਨਈ ਕਹਿੰਦੀ ਮੈਨੂੰ ਨੀ ਕੁਛ ਵੀ ਕਹਿਣਾ ਉਹ ਜਿਦੋਂ ਕਹਿ ਦਿੰਦੀ ਆ ਨਾ ਕਿ ਮਾਸੀ ਤੈਨੂੰ ਵਿਆਹ ਨੀ ਨਾ ਲੈਕੇ ਆਈ ਅ ਅੱਬੂ ਓਥੇ ਬੜਾ ਵੇਖਲਾ ਤੈਨੂੰ ਲੈਕੇ ਨੀ ਆਈ ਬੀਬੀ ਨੇ ਤੈਨੂੰ ਨਹੀਓ ਆਉਣ ਦਿੱਤਾ ਮਮ੍ਮੀ ਵੱਲੋਂ ਕਹਿ ਦਿੰਦੀ ਨਾ ਆਹ ਮੈਨੂੰ ਅੱਗੇ ਈ ਪਤਾ ਹੀ ਤੇਰੀ ਮਮ੍ਮੀ ਨੇ ਕਿਆ ਹੋਣਾ ਕਿ ਨਾ ਲਿਆਈਂ ਕਿਹੜੀ ਬੀਬੀ ਮਮ੍ਮੀ ਵੱਲੋਂ ਬੀਬੀ ਕਹਿੰਦੀ ਪ੍ਰੀਤਿ ਬੀਬੀ ਕਹਿੰਦੀ ਅ ਨਾ

ਅਸ਼ ਨਈ ਪ੍ਰੀਤ ਮਮ੍ਮੀ ਨੂੰ ਬੀਬੀ ਕਹਿੰਦੀ ਆ

ਓਹਨੂੰ ਕਹਿ ਤੂੰ ਕਿਥੇ ਆਗੀ ਨਵੀਂ ਰਿਵਾਜ ਹਾਡੇ ਚ ਆਗੀ ਟੱਬਰ ਚ ਮੈ ਫੇਰ ਕੀ ਬੀਬੀ ਬੀਬੀ ਕੌਣ ਕਹਿੰਦਾ ਹੁਣ ਹਾਡੇ ਤੇ ਨੀ ਕਹਿੰਦਾ ਕੋਈ ਅਹੀ ਤਾਂ ਇਥੇ ਵੀ ਆ ਕੇ ਕਿਆ ਮਾਤਾ ਕਹਿੰਨੇ ਆ ਚੱਲ ਕੋਇਨੀ ਜੇ ਆਪਾਂ ਕਵੇਂ ਬੁਲਾਉਣਾ ਕਹਿ ਕੇ ਬੁਲਾਲੋ ਬੀਬੀ ਕਹਿਲੋ ਨਾਨੀ ਕਹਿਲੋ ਬੀਬੀ ਭਲਾ ਓ ਬੀਬੀ ਕਹਿੰਦੇ ਹੀ ਆ ਹੱਦ ਭਾਪੇ ਦਾ ਨਾਨਾ ਭਾਪਾ ਹੀ ਜਿਹੜਾ ਓਹਨੂੰ ਭਾਪਾ ਕਹਿੰਦੇ ਰਏ ਆ ਮਾਮੇ ਹੁਨੀ ਤੇ ਬੀਬੀ ਨਾਨੀ ਨੂੰ ਬੀਬੀ ਕਹਿੰਦੇ ਹੀ ਆਹੋ ਨਾਨੀ ਨੂੰ ਵੀ ਤੇ ਅ ਮਾਂ ਨੂੰ ਵੀ ਬੀਬੀ ਨਈ ਮਾਂ ਆਹੋ ਮਾਂ ਨੂੰ ਵੀ ਕੋਈ ਬੀਬੀ ਨਾਨੀ ਨਈ ਮਾਂ ਨੂੰ ਬੀਬੀ ਨਈ ਹੀ ਕਹਿੰਦੇ ਨਾਨੀ ਨੂੰ ਬੀਬੀ ਕਹਿੰਦੇ ਹੀ ਹਾਂ ਨਾਨੀ ਨੂੰ ਤੇ ਦਾਦੀ ਨੂੰ ਨੀ ਭਪ ਮਾਮੇ ਮਾਮ ਵਾਰਸ ਘਰੇ ਬੀਬੀ ਕਹਿੰਦਾ ਸੀ ਮਾਂ ਨੂੰ ਮਮ੍ਮੀ ਵੀ ਨੀ ਹਮੇਸ਼ਾ ਬੀਬੀ ਬੀਜੀ ਯਾ ਬੀਜ਼ੀ

ਬੀਜੀ ਕਹਿੰਦੇ ਹੀ ਹਰੇ ਕਿ ਬੀਬੀ ਕਹਿੰਦੇ ਹੀ ਪਤਾਨੀ ਬੀਜੀ ਬੀਜੀ ਹਾਂ ਇੱਕ ਆਗਯਾ ਈ ਪੂਰੇ ਪੰਜਾਬੀ ਦਾ ਬੀਜੀ

ਆਹੋ ਬੀਜੀ ਅਖੰਡ ਹੁੰਦੇ ਹੀ

ਕੇਹੜਾ point ਮੈ ਇਹ point note ਕਰ ਕਿ ਨਾਨੀ ਨੂੰ ਬੀਜੀ ਕਹਿੰਦੇ ਹੀ ਪਹਿਲਾਂ ਹਾਂ ਤੇ ਦਾਦੀ ਨੂੰ ਵੀ ਬੀਬੀ ਕਹਿੰਦੇ ਈ ਓ ਪੰਜਾਬ ਚ